ਵਿਹਲੀ ਬੈਠੀ ਮੈਂ ਤੈਨੂੰ phone ਲਾ ਲਿਆ।

ਹਾਂ। ਬਾਕੀ ਸਾਰੇ ਠੀਕ ਆ।

ਹੁਣ ਨੀ ਕਰਦੇ phone

ਗੱਲ ਕਰਨੇ ਦੇ। ਮੈਂ ਕਿਹਾ ਮੇਰੇ phone ਕਰ ਲੈਂਦੇ ਆ। ਹਾਂ। ਮੈਂ ਕਿਹਾ ਏ

ਉਹ ਕਰਦਾ ਅਜੈ। ਠੀਕ ਆ। ਸਾਡੇ ਕੋਲ ਨੀ ਆਉਣਾ। ਹੈਂ। ਆਵਾਂਗੇ ਕਿਸੇ ਦਿਨ। ਚੰਗਾ। ਆ ਜਾਈ। ਹੋਰ ਘਰ ਦੇ ਕੀ ਕਰਨਡੇ।

ਨਵਨੀਤ ਕੀ ਕਰਨ ਡਈ ਆ। ਨਵਨੀਤ ਕੀ ਕਰਨ ਡਈ ਆ। ਨਵਨੀਤ ਖੇਡਣ ਗਈ ਬਾਹਰ। ਅੱਛਾ ਤੇ ਮੀਨੂ। ਮੀਨੂੰ ਅਹ ਮੀਨੂੰ ਪਤਾ ਨੀ ਕਮਰੇ ਚ ਆ ਆਪਣੇ। ਹੋਰ ਬਾਕੀ ਸਭ ਠੀਕ। ਹਾਂ, ਸਾਰੇ ਠੀਕ ਆ।

ਮੀਨੂ ਹਰੇ। ਮੀਨੂ ਕੁਛ ਨੀ। ਮੀਨੂੰ ਸੂਟ ਵੀ ਭੈਣਾ ਮੇੇਰੇ ਕੋਲੋ ਸਵਾਉਂਦੀ ਆ। ਨੇਹਾ ਨੂੰ ਨੀ ਘਰ ਦੇ ਕਹਿੰਦੇ ਆ।

ਕੀ ਕੀ ਕਹਿੰਦੀ ਆ।

ਨੇਹਾ ਨੂੰ ਨੀ ਘਰ ਦੇ ਕਹਿੰਦੇ ਆ।

ਹੋਰ ਤੂੰ ਵਿਹਲੀ ਬੈਠੀ ਸੀ। ਠੀਕ ਆ। ਰੋਟੀ ਬਣਾ ਲੈਂਦੀ। ਰੋਟੀ ਨੀ ਬਣਾਈ। ਅੱਜ ਨੀ ਬਣਾਉਣੀ ਰੋਟੀ। ਅੱਜ ਭਾਬੀ ਕਹਿਣ ਡਈ ਅੱਜ ਮੈਂ ਬਣਾ ਦਿਆਂਗੀ ਤੇ ਮੈਂ ਸ਼ਹਿਰ ਧਾਲੀਵਾਲ ਜਾਣਾ ਸੀ ਜਰਾ ਜਾ।

ਧਾਲੀਵਾਲ ਜਾਣਾ ਸੀ ਮੈਂ ਸ਼ਾਮੀ ਜੀ ਆਉ। ਜਾਣੀ ਆ। ਛੇ ਕੁ ਵਜੇ ਜਾਂਦੇ ਆ ਧਾਲੀਵਾਲ।

ਅੱਛਾ। ਤੁਸੀਂ ਇੱਕ ਵਜੇ ਜਾਣਾ ਹੁਣ। ਛੇ ਕ ਵਜੇ ਜਾਵਾਂਗੇ, ਧਾਲੀਵਾਲ ਮਾੜਾ ਜਿਹਾ ਕੰਮ ਸੀ।

ਹੂੰ। ਸੂਟ ਲੈਣ ਜਾਣਾ ਸੀ ਮੈਂ ਧਾਲੀਵਾਲ। ਮੈਂ ਕਿਹਾ ਰੋਟੀ ਕੀ ਲੱਗੇੇ ਬਣਾਉਣ ਅੱਜ। ਅੱਜ ਬਣਾਉਣੇ ਆ। ਅੱਜ ਦੇਖੋ ਕੀ ਬਣਾਉਂਦੇ ਆ। ਠੀਕ ਆ। ਹੂੰ।

ਮੈਂ ਕਿਹਾ ਉਹੀ ਬਣਾ ਲੋ ਫਿਰ। ਨਾਲ ਫੂਲਕੇ ਬਣਾਉਣੇ ਕਿ ਚੌਲ ਬਣਾਉਣੇ ਆ। ਚੌਲ ਵੇਖ ਲਾਂਗੇ। ਚੌਲਾਂ ਨਾਲ ਈ ਕਹਿੰਦੇ ਆ ਇਹਦੇ ਨਾਲ ਚੌਲ ਨੀ ਖਾਦੇ। ਠੀਕ ਆ। ਚੌਲ ਬਣਾ ਲੋ ਅੱਜ ਫਿਰ। ਚੌਲ ਬਣਾਉਣੇ ਆ। ਆ ਜਾਈ, ਨਾਲ ਦਹੀਂ, ਨਾਲ ਉਹ ਖਾਵਾਂਗੇ, ਨਾਲ ਚਨੀਆਂ ਦੀ ਸਬਜੀ ਨਾਲ, ਦਹੀਂ ਨਾਲ, ਖਾਵਾਂਗੇ ਚੌਲ। ਆ ਜਾਈ, ਸਾਡੇ ਕੋਲ। ਆ ਅਹ ਆਵਾਂਗੇ।

ਹੋਡ ਪਤਾ ਨੀ phone ਈ ਨੀ ਕੀਤਾ ਮੈਨੂੰ। ਭਾਜੀ ਨੀ ਕਰਦਾ phone ਉਹ ਕਰਦੀ ਆ। ਅਹ ਆਸ਼ਾ ਭੁਈ ਕਰਦੀ ਆ phone ਆਸ਼ਾ ਭੁਈ ਨਾਲ ਗੱਲ ਹੁੰਦੀ ਆ ਮੇਰੀ।

ਕੀ ਕਹਿਣ ਦਈ।

ਨੀ ਰਹਿਣ ਦਿੰਦਾ ਤਾਂ। ਜਦੋਂ ਹੋਇਆ ਸੀ, ਉਦੋਂ ਨੀ ਰਹਿਣ ਦਿੱਤਾ। ਹੁਣ ਤਾਂ ਛੇਆ-ਸੱਤਾ ਮਹੀਨਿਆਂ ਦਾ ਹੋ ਗਿਆ। ਮੁੰਡਾ ਸੋਹਣਾ ਉ ਉਦਾ ਉਹਦੇ ਵਰਗਾ।

ਹੋਰ ਸੁਣਾ ਫਿਰ। ਮੈਂ ਕਿਹਾ ਹੋਰ ਸੁਣਾ ਫਿਰ। hello ਮੈਂ ਕਿਹਾ ਹੋਰ ਸੁਣਾ ਫਿਰ। ਵਿਹਲੀ ਈ ਬੈਠੀ ਆ ਯਾਰ ਮੈਂ ਤੇ ਮੈਨੂੰ phone ਲਾਉਂਦੀ ਆ। ਪਹਿਲਾ ਮੈਂ ਲੱਗੀ ਸੀ ਲਾਉਣ ਨੀਤੂ ਭੂਜੀ ਨੂੰ।

ਪਹਿਲਾ ਤਾਂ ਉਹਨਾਂ ਚੁੱਕਿਆ ਈ ਨੀ ਮੇਰਾ phone ਵਾਜ ਮੇਰੀ ਸਹੀ ਆਉਣ ਡਈ ਆ। ਵਾਜ ਮੇਰੀ ਸਹੀ ਆਉਣ ਡਈ ਆ।

ਆ ਕਹਿੰਦਾ ਮੇਰੀ ਆਵਾਜ ਰੁੱਕ-ਰੁੱਕ ਕੇ ਆਉਣ ਡਈ। ਠੀਕ। ਨਹੀਂ ਸਹੀ ਆਉਂਦੀ ਹੁਣ।

ਤੇਰੀ ਆਵਾਜ ਕਚਰ-ਕਚਰ ਕਰਦੇ ਆਉਣ ਡਈ। ਸਾਫ਼ ਨੀ ਇਨੀ ਆਉਣ ਡਈ। ਹੋਰ ਸੁਣਾ ਫਿਰ ਤੂੰ। ਮੈਂ ਕਿਹਾ ਆਵਾਜ ਨੀ ਇਨੀ ਸਾਫ ਆਉਣ ਡਈ।

ਤੇਰੀ ਆਵਾਜ ਮੈਨੂੰ ਬਹੁਤ ਸੋਹਣੀ ਆਉਣ ਡਈ। ਵਿੱਚੇ ਸਹੀ ਹੋ ਜਾਂਦੀ ਆ, ਵਿੱਚੇ ਖਰਾਬ ਹੋ ਜਾਂਦੀ ਆ। ਤੈਨੂੰ ਉਹ ਕਿਤਾਬਾਂ ਦੇ ਨਾਂ ਆਉਂਦੇ ਸੀ ਨਾ। ਅੱਛਾ। ਮੈਂ ਦੱਸਾ ਤੈਨੂੰ ਕਿਤਾਬਾਂ ਦੇ ਨਾਂ। ਮੈਂ ਦੱਸਾ ਤੈਨੂੰ ਕਿਤਾਬਾਂ ਦੇ ਨਾਂ।

ਅੱਛਾ। ਨਹੀਂ ਫਿਰ ਸਿੱਖਿਆ ਕਰ। ਯਾਦ ਕਰਿਆ ਕਰ। ਫਿਰ ਤੈਨੂੰ ਆ ਜਾਣੇ ਆ। ਮੈਨੂੰ ਸਾਰੇ ਆਉਂਦੇ। ਮੂੰਹ ਜੁਬਾਨੀ ਆਉਂਦੇ। ਉਦਾਂ ਮੈਂ ਤੇ ਯਾਦ ਠੀਕ ਆ। ਹੋਰ ਫਿਰ। ਕੀ ਕਹਿਣ ਡਈ। ਕੁੱਛ ਨਹੀਂ। ਵਿਹਲੀ ਬੈਠੀ ਆ। ਤੇਰੇ ਨਾਲ ਗੱਲ ਕਰਕੇ ਤੇ ਮੈਂ ਸ਼ਹਿਰ ਜਾਣਾ, ਤਿਆਰ ਹੁਣੀ ਆ ਅਹ ਠਹਿਰ ਕੇ ਹੁਣੀ ਆ ਤਿਆਰ। ਹੁਣੇ ਜਾਣਾ ਛੇ ਕ ਵਜੇ ਜਾਣਾ। ਹਾਲੇ ਸਾਢੇ ਚਾਰ ਹੋਏ ਆ।

ਹੋਣ ਸੁਣਾ ਫਿਰ। ਬਸ ਵਧੀਆ। ਭਾਣੀ ਆਈ ਸੀ, ਚਲੀ ਗਈ।

ਹੂੰ। ਅੱਛਾ। ਮੈਂ ਕਹਾ ਉਹ ਚੌਲ ਬੜੇ ਖਾਂਦੀ ਆ। ਆਹੋ, ਬਹੁਤ ਚੌਲ ਖਾਂਦੀ ਆ ਉਹ।

ਤੈਨੂੰ ਵੀ ਪਤਾ ਵਾ ਸਾਹਨੀ ਚੌਲ ਬੜੇ ਖਾਂਦੀ।

ਬੜੇ ਹਾਂ। ਬੜੇ ਪਸੰਦ ਉਹਨੂੰ। ਅਹ ਬੜੇ ਪਸੰਦ ਆ ਉਹਨੂੰ। ਚਲ ਠੀਕ ਆ ਫਿਰ। ਚੰਗਾ ਫਿਰ। ਤੇਰੇ ਨਾਲ ਬਾਅਦ ਚ ਕਰਾਂਗੇ ਗੱਲ। ਚਲ ਠੀਕ ਆ। ਚੰਗਾ bye hello

ਮੈਂ ਕਹਾ ਚਲ ਠੀਕ ਆ। ਚੰਗਾ bye